ਅਤੇ ਪੀਛੇ ਬਹੁਤ ਸਾਰੇ ਰੁਖ ਵਗੈਰਾ ਲੱਗੇ ਹੋਏ ਹੈ ਜੀ।

ਇਜ ਫੋਟੋ ਦੇ ਅੰਦਰ ਇੱਕ ਜਗਾ ਦਿਖਾਈ ਦੇ ਰਿਹਾ ਹੈ ਜੀ ਜਿੱਥੇ ਕਿ--

ਜੋ ਕੀ ਵੇਖਣ ਵਿੱਚ ਵਧੀਆ ਲੱਗ ਰਹੀਆਂ ਹੈ ਜੀ ਪਿੱਛੇ ਵੀ ਬਹੁਤ ਸਾਰੇ ਬੂਹੇ ਲੱਗੇ ਹੈ ਜੀ।

ਈਸ ਫੋਟੋ ਦੇ ਅੰਦਰ ਇਕ ਜਗਾ ਦਿਖਾਈ ਦੇ ਰਿਹਾ ਹੈ।

ਇੱਥੇ ਕੀ ਇੱਕ ਸਕੂਲ ਦਿਖਾਈ ਦੇ ਰਿਹਾ ਹੈ ਇੱਥੇ ਇੱਕ ਬੱਚਾ ਵੀ ਜਾ ਰਿਹਾ ਹੈ।

ਇੱਥੇ ਵੀ ਇੱਕ ਰੂਮ ਬਣਿਆ ਹੈ ਜੀ।

ਇੱਕ ਜਗ੍ਹਾ ਦਿਖਾਈ ਦੇ ਰਹੀ ਹੈ ਜੀ ਜਿੱਥੇ ਕੀ ਇੱਕ ਬਹੁਤ ਵਧੀਆ ਬੈਡ ਲੱਗਾ ਹੈ ਜੀ ਜਿਸ ਦਾ ਸਾਈਜ਼ ਕੀ --

ਜਿੱਸ ਦੇ ਬਾਹਰ ਬੋਹੁਤ ਸਾਰੇ ਸ਼ੀਸ਼ੇ ਲੱਗੇ ਹੈ ਜੀ।

ਇਸਦੇ ਅੰਦਰ ਬਹੁਤ ਸਾਰੇ ਅਲੱਗ ਅਲੱਗ ਕਾਉੰਟਰ ਲੱਗੇ ਹੈ ਜੀ।

ਏਜ ਫੋਟੋ ਵਿੱਚ ਇੱਕ ਜਗਾ ਦਿਖ ਰਹੀ ਹੈਗੀ।

ਇਸ ਫੋਟੋ ਦੇ ਅੰਦਰ ਇੱਕ ਜਗਹਾ ਹੈਗੀ।

ਜਿੱਥੇ ਕਿ ਇੱਕ ਫੁੱਲਾਂ ਦਾ ਗੇਟ ਬਣਿਆ ਹੈ ਜੀ।

ਇਸ ਫੋਟੋ ਵਿੱਚ ਸਾਨੂੰ ਇੱਕ ਜਗਾ ਦਿਖਾਈ ਦੇ ਰਿਹਾ ਹੈ ਜੀ--

ਅਤੇ ਬਹੁਤ ਸਾਰੇ ਫੁੱਲ ਬੋਰਿਆਂ ਅਤੇ ਲਫਾਫਿਆਂ ਵਿੱਚ ਪਾਏ ਦਿਖਾਈ--

ਇਸ ਫੋਟੋ ਵਿੱਚ ਸਾਨੂੰ ਇੱਕ ਜਗ੍ਹਾ ਦਿਖਾਈ ਦੇ ਰਿਹਾ ਹੈ ਜੀ।

ਜੋ ਕੀ ਇੱਕ ਨਵੀਂ ਕੰਧ ਬਣਾਉਣ ਲਈ ਦਿਖਾਈ ਦੇ ਰਿਹਾ ਹੈ ਜੀ।

ਤੇ ਇਜ਼ਦੇ ਉਪਰ ਬਹੁਤ ਸਾਰਿਆਂ ਮੂਰਤੀਆਂ ਲੱਗੀਆਂ ਦਿਖਾਈ ਦੇ ਰਹੀਆਂ ਹੈ ਜੀ।

ਇਸ ਫ਼ੋਟੋ ਵਿੱਚ ਸਾਨੂੰ ਇੱਕ ਜਗ੍ਹਾ ਦਿਖਾਈ ਦੇ ਰਿਹਾ ਹੈ ਜੀ ਜਿੱਥੇ ਕੀ ਇੱਕ ਵਧੀਆ ਜਗ੍ਹਾ --

ਇੱਸ ਦੇ ਥੱਲੇ ਬਹੁਤ ਸਾਰਾ ਘਾਹ ਉੱਗਿਆ ਹੈ ਜੀ।

ਈਸ ਫ਼ੋਟੋ ਵਿੱਚ ਸਾਨੂੰ ਇੱਕ ਨਦੀ ਦਿਖਾਈ ਦੇ ਰਹੀ ਹੈ ਜੀ।

ਜੋ ਕਿ ਬਹੁਤ ਵਧੀਆ ਦ੍ਰਿਸ਼ ਬਣਾ ਰਹੇ ਹੋਏ ਦਿਖਾਈ ਹੈ ਜੀ।

ਇੱਸ ਫ਼ੋਟੋ ਵਿੱਚ ਸਾਨੂੰ ਇੱਕ ਜਗਹਾ ਦਿਖਾਈ ਦੇ ਰਿਹਾ ਹੈ ਜੀ।